ਆ ਕੇ ਰੁਕ ਗਏ ਹੈ ਅੱਗੇ ਨਹੀਂ ਤੁਰ ਰਿਹਾ ਰੋਜ਼ ਅਤੇ ਉਹ ਇਸ ਸੁਪਨੇ ਨੂ ਵੇਖਦੇ ਹੈ ਅਤੇ ਹਰ ਦਿਨ ਇਸ ਸੁਪਨੇ ਬਾਰੇ ਸੋਚਦਾ ਹੈ ਸੱਚੀ ਗੱਲ ਤਾਂ ਇਹ ਹੈ ਕੀ ਕਾਚਰੁ ਹੁਣ ਦਿਨ ਰਾਤ ਇਸੇ ਸੁਪਨੇ ਵਿੱਚ ਡੁੱਬੀਆ ਰਹਿੰਦਾ ਹੈ ਜਦੋਂ ਉਹ ਸੁਪਨੇ ਨੂ ਕੁਸ਼ ਸਮਜ ਨਾ ਪੈਂਦੀ ਤਾਂ ਉਹ ਫਿਕਰਮੰਦ ਹੋ ਜਾਂਦਾ ਇਸੇ ਬੇਚੈਨੀ ਵਿੱਚ ਕੁਜ ਦਿਨ ਹੋਰ ਲੰਘ ਜਾਂਦੇ ਮਗਰੋਂ ਉਸਨੂ ਸੁਪਨੇ ਦੀ ਤੀਜੀ ਕਿਸ਼ਤ ਦ੍ਰਸ਼ਮਾਨ ਹੋਣ ਲੱਗੀ ਹੁਣ ਗਲੀ ਦੇ ਅੰਤ ਵਿੱਚ ਲੱਕੜ ਦਾ ਬਣਿਆ ਹੋਇਆ ਵੱਡਾ ਜਿਹਾ ਗੇਟ ਦਿਸਣ ਲਗਾ ਜਿਸਦੇ ਕੁੰਡੇ ਤੇ ਇੱਕ ਵੱਡਾ ਮੁਖਸ਼ਬਦ ਪਿਛਲੇ ਦੋ ਤਿੰਨ ਸਾਲਾਂ ਤੋਂ ਜਦੋਂ ਪੰਜਾਬੀ ਬਵਣ ਦੀ ਉਸਾਰੀ ਦਾ ਕੰਮ ਨਿਪੇਰੇ ਚੜਨ ਦੇ ਨੇੜੇ ਪੁੰਜ ਗਿਆ ਸੀ ਪੰਜਾਬੀ ਸਾਹਿਤ ਸਬਾ ਦੀਆ ਸਗਾਮੀਆ ਮੁੜ ਸੁਰਜੀਤ ਹੋਈਆ ਅਤੇ ਥੋੜੇ ਬਹੁਤ ਮਾਈਕ ਸਾਧਨ ਬਣ ਜਾਣ ਲਈ ਸਬਾ ਵੱਲੋਂ ਪੰਜਾਬੀ ਬਾਸ਼ਾ ਸਾਹਿਤ ਅਤੇ ਸਭਿਆਚਾਰ ਤੇ ਪਰਚਾਰ ਪ੍ਰਸਾਰ ਲਈ ਕੁਜ ਯੋਜਨਾਵਾਂ ਉਲਕੀਆ ਗਈਆ ਇਹਨਾਂ ਵਿੱਚ ਕੁਛ ਇੱਕ ਨੂ ਜਿਵੇ ਨਵਕਲੀ ਕਿਸ਼ਨ ਦਾ ਸਮਕਲੀ ਸਾਹਿਤ ਦਾ ਪ੍ਰਕਾਸ਼ਨ ਗਰੇਲੂ library ਦੀ ਯੋਜਨਾ ਇੱਕ library ਦੀ ਸਥਾਪਨਾ ਆਦਿ, ਇਸ ਯੋਜਨਾ ਵਿੱਚ ਇਹਨਾਂ ਯੋਜਨਾਵਾਂ ਵਿੱਚ ਇੱਕ ਯੋਜਨਾ ਇਹ ਵੀ ਸੀ ਕੀ ਲਹਿਦੇ ਪੰਜਾਬ ਅਤੇ ਚੜਦੇ ਪੰਜਾਬ ਦੇ ਲੋਕਾਂ ਨੂ ਖਾਸ ਕਰ ਸਾਹਿਤਕਾਰ, ਸਭਿਆਚਾਰ ਤੇ ਅਕਾਦਮਿਕ ਅਪਣੇ ਦੇਸ਼ ਵਿੱਚ ਏਹਨਾ ਖੇਤਰਾ ਦੀਆ ਪ੍ਰਾਪਤੀਆ ਤੋਂ ਜਾਣੂ, ਨੇੜੇ ਆਉਂਦਿਆ ਅਤੇ ਆਪਸੀ ਸਾਂਝ ਵਧਾਉਣ ਲਈ ਕੁਜ ਸਾਹਿਤ ਆਦਾਨ ਪ੍ਰਧਾਨ ਦਾ ਸਿਲਸਿਲਾ ਅਰੰਭ ਕੀਤਾ ਜਾਵੇ, ਇਸ ਸਬੰਦ ਵਿੱਚ ਸਬਾ ਦਾ ਪਹਿਲਾਂ ਫੈਸਲਾ ਇਹ ਕੀਤਾ ਕੀ ਦੋਹਾਂ ਪੰਜਾਬਾ ਵਿੱਚ ਲਿਖੀ ਜਾ ਰਹੀ ਕਹਾਣੀ ਦੇ ਉਤਮ ਨਮੂਨੇ ਇਕੱਠੇ ਕਰਕੇ ਇਦਰ ਦੀ ਕਹਾਣੀ ਨੂ ਪਾਕਿਸਤਾਨ ਵਿੱਚ ਉਦਰੋਂ ਅਕਰਾ ਵਿੱਚ ਛਾਪਿਆ ਜਾਏ ਅਤੇ ਪਾਕਿਸਤਾਨ ਦੀ ਕਹਾਣੀ ਨੂ ਇਦਰੇ ਗੁਰਮੁਖੀ ਅਖਰਾ ਵਿੱਚ ਪ੍ਰਕਾਸ਼ਿਤ ਕੀਤਾ ਜਾਵੇ ਅਤੇ ਇਸਤੇ ਛਾਪਣ ਵਾਲੀ ਕਹਾਣੀ, ਸਗਰੂ ਕਹਾਣੀ ਤੇ ਲਹਿਰੇ ਪੰਜਾਬ ਦੀ ਜਿਹਦਾ ਸਮਪਾਰਧਣ ਪਾਕਿਸਤਾਨ ਦੇ ਆਉਂਦੇ ਅਲੀ ਨੇ ਕੀਤਾ ਹੈ ਸਿੰਘ ਬਦਰਜ ਬਜ਼ਾਰਮਈ ਸੇਵਾ ਅੰਮ੍ਰਿਤਸਰ ਦੇ ਸਹਯੋਗ ਨਾਲ ਪ੍ਰਕਾਸ਼ਿਤ ਹੋ ਕੇ ਤੁਹਾਡੇ ਹੱਥਾਂ ਵਿੱਚ ਪੂਜਾ ਹੈ ਜੇਕਰ ਪੰਜਾਬੀ ਪਿਆਰਿਆ ਦੇ ਆਖੈ ਹੀਂ ਉੱਦਮ ਕਰਨ ਵਿੱਚ ਖੁਸ਼ੀ ਮਹੱਸੂਸ ਕਰੇਗੀ ਏਹ ਕਹਾਣੀ ਹੈ ਏਹ ਕਹਾਣੀ ਹੈ ਕਹਾਣੀ ਸੰਖਿਆ ਦੀ ਇਸ ਪ੍ਰੀ

ਇਹਨਾਂ ਸਾਲਾਂ ਵਿੱਚ ਪੰਜਾਬੀ ਜਿੱਦਣ ਸਾਹਮਣੇ ਸਭ ਤੋਂ ਵੱਡੀ ਵੰਗਾਰ ਬਣਿਆ ਰਿਹਾ, ਸੰਕਲਪ ਵਿਸ਼ਵੀਕਰਨ ਹੈ ਇਸ ਲਈ ਪੰਜਾਬੀ ਕਹਾਣੀ ਦਾ ਅਧਿਅਨ ਕਹਿੰਦਿਆ ਮੈਂਨੂੰ ਹੀਂ ਵਾਰ ਵਾਰ ਇਸ ਸੰਕਲਪ ਦੇ ਰੂਬਰੂ ਹੋਣ ਪਿਆ ਹੈ ਸਿੱਟੇ ਵਜੋਂ ਕਿਸੇ ਦਾ ਕਿਸੇ ਰੂਪ ਵਿੱਚ ਇਹ ਸਮੂਹ ਲੇਖ ਵਿਸ਼ਵੀਕਰਨ ਦੀ ਚੁਣੋਤੀ ਨਾਲ਼ ਵਜੋਂ ਹੋਣ ਗ੍ਰਹਣ ਕਰਦੇ ਹਨ, ਵਿਸ਼ਵੀਕਰਨ ਦੇ ਵਰਤਾਲੇ ਨਾਲ਼, ਪੰਜਾਬੀ ਕਹਾਣੀ ਦੇ ਵਸਤੂ ਚੋਣ, ਕਥਾ ਸੰਕਲਨ ਅਤੇ ਰਚਨਾ ਦ੍ਰਿਸ਼ਟੀ ਉੱਤੇ ਇਸੇ ਤਰਾਂ ਦੇ ਸਬਾਹ ਪਏ ਹਨ, ਇਹ ਪ੍ਰਕਾਸ਼ਕੇਂਦਰੀ ਦੁਨੀਆ ਵਜੋਂ ਇਹਨਾਂ ਲੇਖਕਾ ਦਾ ਅੰਤਰ ਬਣਿਆ ਹੈ ਕਟਕ, ਮਰਬੰਦੀ ਰੋਡ ਦੀ ਵਿਸਵੀਕਰਨ ਨੂ ਆਮ ਕਰਕੇ ਰੂਪ ਵਿੱਚ ਹੀਂ ਲਿਆ ਜਾਂਦਾ ਰਿਹਾ ਹੈ, ਪਰ ਥੋੜੇ ਉਮੀਦਵਾਰ ਦ੍ਰਿਸ਼ਟੀਕੋਣ ਦੇ ਵੇਖੀਆ ਤਾਂ ਇਸੇ ਵਰਤਕਾਲ ਦੇ ਕੁਛ ਹਾਲ ਦੇਖਣ ਦੀ ਉਜਾਗਰ ਹੁੰਦੇ ਹਨ, ਜਿਹਨਾਂ ਨੇ ਸਾਡੇ ਵੰਦ ਸਮਾਜ ਦੇ ਲੋਕਾਂ ਨੂ ਨਵੇ ਸੁਪਨੇ ਦਿੱਤੇ ਹਨ ਤੇ ਮੁਖੀ ਦ੍ਰਿਸ਼ਟੀਕੋਣ ਨੂੰ ਅਪਨਾਉਣ ਦਾ ਯਤਨ ਕਰਦਿਆ ਵਿਸਵਤੀਕਰਨ ਦੇ ਦੋਹਾਂ

ਮਹਰਾਜ ਕਿਸ਼ਨ ਕਾਸ਼ਰੂ ਨੇ ਇੱਕ ਸੁਪਨਾ ਵੇਖਿਆ ਉਹ ਤਾਂ ਸਾਰੇ ਲੋਕ ਸੁਪਨਾ ਸੁਪਨੇ ਦੇਖਦੇ ਪਰ ਏਹ ਸੁਪਨਾ ਅਨੋਖਾ ਸੀ ਪਿਛਲੇ ਦੋ ਤਿਨ ਸਾਲਾਂ ਤੋਂ ਜੜ ਪੰਜਾਬੀ ਬਵੰ ਦੀ ਉਸਾਰੀ ਦਾ ਕੰਮ ਹੋਇਆ ਤੇ ਕਰਨ ਨੇੜੇ ਪੂਜ ਗਿਆ ਸੀ ਤਾਂ ਪੰਜਾਬੀ ਸਾਹਿਤ ਸਭਾ ਦੀਆ ਸਗ੍ਰਾਮੀਆ ਮੁੜ ਸੁਰਜੀਤ ਹੋਇਆ ਅਤੇ ਥੋੜੇ ਬਹੁਤ ਮਾਈਕ ਆਦਮ ਬਣ ਜਾਣ ਨਾਲ਼ ਸਭਾ ਵਿੱਚ ਬਾਸ਼ਾ ਸਹਿਤ ਸਭਿਆਚਾਰ ਦੇ ਪ੍ਰਚਾਰ ਪ੍ਰਸਾਰਣ ਕਰਨ ਲਈ ਕੁਜ ਯੋਜਨਾਵਾਂ ਵੱਲ ਇਹਨਾਂ ਵਿੱਚੋਂ ਕੁਜ ਇੱਕ ਨੂ ਜਿਵੇ ਨਵਕਲੀ ਕਿਸਮ ਦਾ ਸਮਾਨਿਕ ਸਮਕਲੀ ਸਾਹਿਤ ਦਾ ਪ੍ਰਕਾਸ਼ਨ ਗਰੇਲੂ library ਦੀ ਯੋਜਨਾ ਇੱਕ library ਦੀ ਸਥਾਪਨਾ ਆਦਿ, ਅਮਲੀ ਰੂਪ ਦੇਣ ਲਈ ਉੱਦਮ ਵੀ ਕੀਤੇ ਗਏ ਇਹਨਾਂ ਯੋਜਨਾਵਾਂ ਵਿੱਚ ਯੋਜਨਾ ਇਹ ਵੀ ਸੀ ਕੀ ਲਹਿਦੇ ਪੰਜਾਬ ਅਤੇ ਚੜਦੇ ਪੰਜਾਬ ਦੇ ਲੋਕਾਂ ਨੂ ਖਾਸ ਕਰ ਸਾਹਿਤਕਾਰ ਸਭਿਆਚਾਰ ਦੇ ਆਦਮਿਕ ਅਤੇ ਉਦਾਰਕ ਰੂਪ ਵਿੱਚ ਦੋਹਾਂ ਦੇਸ਼ਾਂ ਦੀ ਸਭਾ ਨੂ ਇੱਕ ਦੂਜੇ ਤੋਂ ਹੋਰ ਦਾ ਸਿਲਸਿਲਾ ਅਰੰਭ ਕੀਤਾ ਜਾਵੇ ਅਤੇ ਇਸ ਸਮਬੰਦ ਵਿੱਚ ਸਭਾ ਦਾ ਪਹਿਲਾਂ ਫੈਸਲਾ ਏਹੀ

ਕੀ ਪਾਕਿਸਤਾਨ ਦੇ ਵਿੱਚ ਕਹਾਣੀ ਲਹਰੇ ਪੰਜਾਬ ਦੀਆ ਅੰਮ੍ਰਿਤਸਰ ਦੀ ਇਸ ਯੋਜਨਾ ਨਾਲ਼ ਪ੍ਰਕਾਸ਼ਿਤ ਹੋ ਕੇ ਤੁਹਾਡੇ ਹੱਥਾਂ ਵਿੱਚ ਪੁੰਜਾਂ ਹੈ ਜੇਕਰ ਪੰਜਾਬੀ ਪਿਆਰ ਅਤੇ ਪਾਠਕਾਂ ਵੱਲੋਂ ਮਿਲਿਆ ਤਾਂ ਮਹਾਰਾਜ ਕਿਸ਼ਨ ਕੱਛਰੂ ਨੇ ਇਕ ਸੁਪਨਾ ਵੇਖਿਆ ਉਂਝ ਤਾ ਸਾਰੇ ਲੋਕ ਸੁਪਨੇ ਵੇਖਦੇ ਹਨ ਪਰ ਕੱਛਰੂ ਦਾ ਸੁਪਨਾ ਕੁਝ ਨਵਕਲਾ ਤੇ ਵਿਚਰਿਤ ਸਿੱਧ ਹੋਇਆ ਇਹ ਵਿਚਲਰਿਤ ਸੁਪਨਾ ਉਸਨੇ ਪੂਰੇ ਦਾ ਪੂਰਾ ਇਕੋ ਰਾਤ ਵਿਚ ਨਹੀਂ ਸਗੋਂ ਉਹ ਕਈ ਰਾਤਾਂ ਵੇਖਦਾ ਰਿਹਾ ਕਿਸ਼ਤਾਂ ਵਿੱਚ ਕਾਂਡ ਕਾਂਡ ਕਰਕੇ TV ਤੇ ਚਲ ਰਹੇ ਕਿਸੇ ਬਾਰਵਕ ਪਾਨ ਪਹਿਲੇ ਕਿਸ਼ਤ ਵਿਚ ਉਹ ਕਿ ਵੇਖਦਾ ਹੈ ਕਿ ਉਹ ਇਕ, ਹਨੇਰੇ ਗਲੀ ਵਿੱਚੋ ਲੰਘ ਰਿਹਾ ਹੈ ਗਲੀ ਹੈ ਕਿ ਮੁੱਕਣ ਵਿਚ ਹੀ ਨਹੀਂ ਆਉਂਦੀ ਫਿਰ ਕਈ ਰਾਤਾਂ ਉਹ ਰੋਜ਼ ਸੁਪਨੇ ਵਿਚ ਉਹ ਹਨੇਰੀ ਗਲੀ ਵੀ ਵੇਖਦਾ ਰਿਹਾ ਜਿਸ ਚੋ ਲੰਘਦਿਆਂ ਉਹ ਬੈਭੀਤ ਹੋ ਗਿਆ ਪਸੀਨਾ ਪਸੀਨਾ ਹੋ ਜਾਂਦਾ, ਦਿਨੇ ਉਹ ਗਲੀ ਬਾਰੇ ਸੋਚਦਾ ਅਤੇ ਸੁਪਨੇ ਦੀ ਸਾਰ ਸਮਝਣ ਦੀ ਕੋਸ਼ਿਸ਼ ਕਰਦਾ

ਉਸਦੇ ਪੱਲੇ ਕੁਝ ਨਾ ਪੈਂਦਾ ਫਿਰ ਉਹ ਸੁਪਨੇ ਨੂੰ ਕੇਵਲ ਇਕ ਸੁਪਨਾ ਸਮਝ ਕੇ ਬੂਲ ਜਾਣ ਦਾ ਯਤਨ ਕਰਦਾ

ਸੁਪਨੇ ਵਿਚ ਦਰੀਆ ਸਹਿਮਿਆ ਕਝਰੁ ਜਾ

ਗਲੀ ਮੁਕ ਜਾਂਦੀ ਹੈ ਅਤੇ ਗਲੀ ਤੇ ਅਖੀਰ ਤੇ ਇਕ ਬਹੁਤ ਵੱਡਾ ਗੇਟ ਦਸਦਾ ਹੈ ਗੇਟ ਦੇ ਪਿੱਛੇ ਕੀ ਹੈ ਉਸਨੂੰ ਹਨੇਰੇ ਵਿਚ ਕੁਝ ਨਹੀਂ ਦਿਸਦਾ ਨਾ ਤਾ ਉਹ ਗੇਟ ਪਛਾਣ ਸਕਦਾ ਹੈ ਅਤੇ ਨਾ ਓਹਦੇ ਇਕ ਏਕੋ ਦੀ ਤੋਂ ਆਕੇ ਰੁਕ ਗਿਆ ਹੈ

ਫ਼ਿਕਰਮੰਦ ਹੋ ਜਾਂਦਾ, ਇਸ ਬੇਚੈਨੀ ਵਿਚ ਕੁਝ ਦਿਨ ਹੋਰ ਲੰਘ ਜਾਣ ਮਗਰੋਂ ਉਸਨੂੰ ਸੁਪਨੇ ਦੀ ਤੀਜੀ ਕਿਸ਼ਤ ਦਿਸ਼ਮਾਰ ਹੋ ਗਈ ਹੁਣ ਗਲੀ ਤੇ ਅੰਤ ਵਿਚ ਲੱਕੜ ਦਾ ਬਣਿਆ ਹੋਇਆ ਵੱਡਾ ਜੇਹਾ ਗੇਟ ਦਿਸਣ ਲਗਾ ਜਿਸਨੇ ਕੂੜੇ ਤੇ ਇਕ ਵੱਡਾ ਮੁਖਸ਼ਬਦ ਪਿਛਲੇ ਦੋ ਤਿੰਨ ਸਾਲਾਂ ਤੋਂ ਜਦ ਪੰਜਾਬੀ ਬਵਣ ਦੀ ਉਸਾਰੀ ਦਾ ਕੰਮ ਨਿਪੇੜੇ ਚੜ੍ਹਨ ਦੇ ਨੇੜੇ ਪੂੰਜ ਗਿਆ ਸੀ ਪੰਜਾਬੀ ਤੇ ਇਸ ਤੱਫਾ ਦੀਆ ਸਰਗਮਾਂ ਮੁੜ ਸੁਰਜੀਤ ਹੋਇਆ ਅਤੇ ਥੋੜੇ ਬਹੁਤ ਮਹਿੜ ਸਾਧਨ ਬਣ ਜਾਣਾ ਨਾਲ ਸਭਾ ਵਲੋਂ ਪੰਜਾਬੀ ਬਾਸ਼ਾ ਸਹਿਤ ਅਤੇ ਸੱਭਿਆਚਾਰ ਦੇ ਪ੍ਰਸਾਰ ਪ੍ਰਚਾਰ ਲਈ ਕੁਝ ਯੋਜਨਾਵਾਂ ਉਲਗਰੇਆਂ ਰਹੀਆਂ, ਇਹਨਾਂ ਵਿਚ ਕੁਝ ਇਕ ਨੂੰ ਜਿਵੇ ਨਿਵਕਲੀ ਕਿਸ਼ਤ ਦਾ ਸਮਕਲਿਤ ਸਾਹਿਤਾ ਪ੍ਰਕਾਸ਼ਣ ਗਰੇਲੂ ਦੀ ਯੋਜਨਾ ਇਕ library ਦੀ ਸਥਾਪਨਾ ਆਦਿ ਅਮਲੀ ਰੂਪ ਦੇਣ ਲਈ ਊਧਮ ਦੀ ਕੀਤੀ ਗਈ ਇਹਨਾਂ ਯੋਜਨਾਵਾਂ ਵਿਚ ਇਕ ਯੋਜਨਾ ਇਹ ਵੀ ਸੀ ਕਿ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਤਾਇਸਕਾਰ, ਸੱਭਿਆਚਾਰ ਤੇ ਅਦਾਰਸ਼ਕਰਮੀ ਕਰਵਾਉਣ ਅਤੇ ਵਿਧਾਰਕ ਰੂਪ ਵਿਚ ਦੋਹਾਂ ਦੇਸ਼ਾਂ ਤੇ ਦਿਸ਼ਨਾਰਾ ਨੂੰ ਇਕ ਦੂਜੇ ਦੇ ਬੋਹੋਤ ਨੇੜੇ ਲਿਆਉਣਾ ਅਤੇ ਆਪਦੀ ਥਾ ਵਧਾਉਣ ਲਈ ਕੁਝ ਸਾਹਿਤਕਾਰ ਆਦਾਨ ਪ੍ਰਦਾਨ ਨਾ ਸਿਲਸਿਲਾ ਆਰੰਭ ਕੀਤਾ ਜਾਵੇ ਇਸ ਸੰਬੰਧੀ ਵੀ ਸਭਾ ਦੇ ਪਹਿਲੇ ਫੈਸਲਾ ਇਹ ਕੀਤਾ ਕੀ ਦੋਵਾਂ ਪੰਜਾਬਾਂ ਵਿਚ ਲਿਖੀ ਜਾ ਰਹੀ ਕਹਾਣੀ

ਨਮੂਨੇ ਇਕੱਠੇ ਕਰਕੇ ਇਧਰ ਦੀ ਕਹਾਣੀ ਨੂੰ ਪਾਕਿਸਤਾਨ ਵਿਚ ਉਭਰੇ ਅੱਖਰਾਂ ਵਿਚ ਛਾਪਿਆ ਜਾਏ ਅਤੇ ਪਾਕਿਸਤਾਨ ਦੀ ਕਹਾਣੀ ਨੂੰ ਇਧਰੇ

ਪਾਕਿਸਤਾਨ ਦੇ ਉਘਲੇ, ਗਲ ਪ੍ਰਕਾਨ ਅਲਿਤ ਨੇ ਕੀਤਾ, ਸਿੰਘ ਭਰਤਵਾਜ ਬਦਾਰਮਈ ਸੇਵਾ ਅਮ੍ਰਿਤਸਰ ਦੇ ਸਹਯੋਗ ਨਾਲ਼ ਨਿਕਾਸ਼ਿਤ ਹੋ ਕੇ ਤੁਹਾਡੇ ਹੱਥਾਂ ਵਿੱਚ ਪੂਜਾ ਹੈ, ਜੇਕਰ ਪੰਜਾਬੀ ਪਿਆਰਿਆ ਤੇ ਪਾਠਕਾਂ ਵੱਲੋਂ ਨਿਗਾ ਹੁੰਗਰਾ ਮਿਲਿਆ ਤੇ ਪੰਜਾਬੀ ਭਾਈ ਸਭਾ ਨਵੀਂ ਦਿੱਲੀ ਅੱਗੋਂ ਵੀ ਇਸ ਪ੍ਰਕਾਰ ਦੇ ਉਦਮ ਕਰਨ ਵਿੱਚ ਖੁਸ਼ੀ ਮਹਿਸੂਸ ਕਰਾਂਗੀ ਸੁਪਨੇ ਵਿੱਚ ਆਪਣੀ ਗਟਣਾ ਦਾ ਨਾਇਕ ਮਹਾਰਾਜ ਕਿਸ਼ਨ ਕੱਛਰੁ ਨੇ ਇੱਕ ਸੁਪਨਾ ਦੇਖਿਆ ਉਂਜ ਤਾਂ ਸਾਰੇ ਲੋਕ ਸੁਪਨਾ ਵੇਖਦੇ ਹਨ ਪਰ ਕੱਛਰੁ ਨਾਲ਼ ਕੁਜ ਨਵੇਲਾ ਤੇ ਵਿਚਰਤ ਜਿਹਾ ਸਿੱਧ ਹੋਇਆ ਇਹ ਵਿਚਰਤ ਸੁਪਨਾ ਓਸਨੇ ਪੂਰੇ ਦਾ ਪੂਰਾ ਇੱਕੋ ਰਾਤ ਵਿੱਚ ਨਹੀਂ, ਸਗੋਂ ਓਹ ਕਈ ਰਾਤਾਂ ਵੇਖਦਾ ਰਿਹਾ ਕਿਸ਼ਤਾਂ ਵਿੱਚ ਕਾਂਡ ਕਾਂਡ ਕਰਕੇ TV ਤੋਂ ਚੱਲ ਰਿਹਾ ਕਿਸੇ ਬਾਰਵਜ ਵਾਂਗ ਪੈਹਲੀ ਕਿਸ਼ਤ ਵਿੱਚ ਓਹ ਵੀ ਕੀ ਵੇਖਦਾ ਕੀ ਉਹ ਇੱਕ ਹਨੇਰੀ ਗਲੀ ਵਿੱਚੋਂ ਲੰਘ ਰਿਹਾ ਹੈ ਗਲੀ ਹੈ ਕੀ ਕਿ ਮੁੱਕਣ ਵਿਚ ਹੀ ਨਹੀਂ ਆਉਂਦੀ ਫਿਰ ਕਈ ਰਾਤਾਂ ਉਹ ਰੋਜ਼ ਸੁਪਨੇ ਵਿਚ ਉਹ ਹਨੇਰੀ ਗਲੀ ਵਹੀਂ ਵੇਖਦਾ ਰਿਹਾ ਜਿਸ ਚ ਉਹ ਲੰਘਿਆ ਉਹ ਬੈਭੀਤ ਹੋ ਗਿਆ ਪਸੀਨਾ ਪਸੀਨਾ ਹੋ ਜਾਂਦਾ, ਦਿਲ ਉਹ ਗਲੀ ਬਾਰੇ ਸੋਚਦਾ ਅਤੇ ਸੁਪਨੇ ਵੀ ਹਾ ਸਮਜਣ ਦੀ ਕੋਸ਼ਿਸ਼ ਕਰਦਾ ਪਰ ਉਸਦੇ ਪੱਲੇ ਕੁਝ ਨਾ ਪੈਂਦਾ ਫਿਰ ਉਹ ਸੁਪਨੇ ਨੂੰ ਕੇਵਲ ਇਕ ਸੁਪਨਾ ਸਮਝ ਕੇ ਬੂਲ ਜਾਣ ਦਾ ਯਤਨ ਕਰਦਾ ਪਰ ਰਾਤੀ ਮੁੜ ਉਹ ਸੁਪਨਾ ਸੁਪਨੇ ਵਿਚ ਦਰੀਆ ਸਹਿਮਿਆ ਕਝਰੁ ਜਾ ਉਹ ਹਨੇਰੀ ਗਲੀ ਕੁਜ ਦਿਨਾ ਮਗਰੋਂ ਉਸ ਵੇਖਿਆ ਕੀ ਸੁਪਨਾ ਵਿੱਚ ਕੁਜ ਵਦਾ ਹੋਇਆ ਸੀ ਉਸ ਬੈਭੀਤ, ਜੇਹਾ ਹਨੇਰੀ ਗਲੀ ਚੋ ਲੰਘਿਆ ਗਲੀ ਬਹੁਤ ਲਬੀਕੀ ਉਸ ਦਾ ਦੂਜਾ ਸਿਰਾ ਹੀਂ ਨਹੀਂ ਦਿਸਦਾ ਅਚਾਨਕ ਗਲੀ ਮੁੱਕ ਜਾਂਦੀ ਹੈ ਅਤੇ ਗਲੀ ਤੇ ਅਖੀਰ ਤੇ ਇਕ ਬਹੁਤ ਵੱਡਾ ਗੇਟ ਦਸਦਾ ਹੈ ਗੇਟ ਦੇ ਪਿੱਛੋਂ ਕੀ ਉਸ ਨੂ ਹਨੇਰੇ ਵਿੱਚ ਕੁਜ ਨਹੀਂ ਦਿਸਦਾ ਨਾ ਤਾ ਉਹ ਗੇਟ ਪਛਾਣ ਸਕਦਾ ਅਤੇ ਨਾਹੀਂ ਗੇਟ ਦੇ ਅੰਦਰ ਕੁਜ ਵੇਖ ਸਕਦਾ ਕਈ ਰਾਤਾ ਲੰਘ ਗਈਆ ਸੁਪਨੇ ਉਹਦਾ ਉਹ ਇਸ ਇੱਕੋ ਦੇਸ਼ ਤੋਂ ਰੁਕ ਗਿਆ ਹੈ, ਅੱਗੇ ਨਹੀਂ ਤੁਰ ਰਿਹਾ, ਰੋਜ਼ ਰਾਤੀ ਉਹ ਈਹੋ ਸੁਪਨਾ ਵੇਖਦਾ ਹੈ ਅਤੇ ਹਰ ਦਿਨ ਇਸ ਸੁਪਨੇ ਬਾਰੇ ਸੋਚਦਾ ਹੈ

ਫ਼ਿਕਰਮੰਦ ਹੋ ਜਾਂਦਾ ਹੈ, ਇਸ ਬੇਚੈਨੀ ਵਿਚ ਕੁਝ ਦਿਨ ਹੋਰ ਲੰਘ ਜਾਣ ਮਗਰੋਂ ਉਸਨੂੰ ਸੁਪਨੇ ਦੀ ਤੀਜੀ ਕਿਸ਼ਤ ਦਰਸਮਾਨ ਹੋਣ ਲੱਗੀ, ਹੁਣ ਗਲੀ ਦੇ ਅੰਤ ਵਿੱਚ ਲੱਕੜ ਦਾ ਬਣਿਆ ਹੋਇਆ ਵੱਡਾ ਜੇਹਾ ਗੇਟ ਦਿਸਣ ਲਗਾ ਜਿਸਤੇ ਕੁਸ਼ ਵੱਡੇ ਪਿਛਲੇ ਦੋ ਤਿੰਨ ਸਾਲਾਂ ਤੋਂ ਜਦੋਂ ਪੰਜਾਬੀ ਬਵਣ ਦੀ ਉਸਾਰੀ ਦਾ ਕੰਮ ਨਿਪੇੜੇ ਚੜ੍ਹਨ ਦੇ ਨੇੜੇ ਪੂੰਜ ਗਿਆ ਸੀ ਪੰਜਾਬੀ ਸਹੀਂ ਤੱਫਾ ਦੀਆ ਸਰਗਮੀਆਂ ਮੁੜ ਸੁਰਜੀਤ ਹੋਇਆ ਅਤੇ ਥੋੜੇ ਬਹੁਤ ਮਹਿਕ ਮਾਇਨੀ ਬਣ ਜਾਣ ਨਾਲ ਸਭਾ ਵਲੋਂ ਪੰਜਾਬੀ ਬਾਸ਼ਾ ਸਹਿਤ ਅਤੇ ਸੱਭਿਆਚਾਰ ਦੇ ਪ੍ਰਸਾਰ ਪ੍ਰਚਾਰ ਲਈ ਕੁਝ ਯੋਜਨਾਵਾਂ ਉਲਗੀਆਂ ਗਈਆ, ਇਹਨਾਂ ਵਿਚ ਕੁਝ ਇਕ ਨੂੰ ਜਿਵੇ ਨਵਕਲੀ ਕਿਸਮ ਦਾ ਸਮਾਨਿਕ ਸਮਕਲਿਤ ਸਾਹਿਤਾ ਪ੍ਰਕਾਸ਼ਣ ਗਰੇਲੂ library ਦੀ ਯੋਜਨਾ ਇਕ library ਦੀ ਸਥਾਪਨਾ ਆਦਿ

ਕੀ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਸਾਹਿਤਕਾਰ ਸੱਭਿਆਚਾਰ ਦੇ ਆਦਮਿਕਤਾ ਅਤੇ ਵਿਦਵਾਨ ਰੂਪ ਵਿੱਚ ਦੋਵਾਂ ਦੇਸ਼ਾਂ ਨੇ

ਸਾਹਿਤ ਕੀਤਾ ਗਿਆ ਹੈ ਕੀ ਦੋਹਾਂ ਪੰਜਾਬ ਵਿਚ ਲਿਖੀ ਜਾ ਰਹੀ ਕਹਾਣੀ ਦੇ ਉੱਦਮ ਨਮੂਨੇ ਇਕੱਠੇ ਕਰ ਕੇ ਇਦਰ ਦੀ ਕਹਾਣੀ ਨੁ ਪਾਕਿਸਤਾਨ ਵਿੱਚ ਉਦਰ ਅੱਗੜ ਵਿੱਚ ਛਾਪਿਆ ਜਾਏ ਅਤੇ ਪਾਕਿਸਤਾਨ ਵਿੱਚ ਛਪਣ ਵਾਲੀ ਕਹਾਣੀ ਸੰਗਣੀ ਤਿਆਰ ਕਰਕੇ ਉਦਰ ਭੇਜ ਦੀਆ ਗੀਆ ਅਤੇ ਇਦਰ ਛਪਣ ਵਾਲੀ ਕਹਾਣੀ ਲਹਿੰਦੇ ਪੰਜਾਬ ਪੰਜਾਬ ਦੀ ਸਥਾਪਨਾ ਪਾਕਿਸਤਾਨ ਨੇ ਬਜ਼ਾਰਮਈ ਸੇਵਾ ਅੰਮ੍ਰਿਤਸਰ ਦੇ ਸਹਜੋਗ ਨਾਲ਼ ਪ੍ਰਕਾਸ਼ਿਤ ਹੋ ਕੇ ਤੁਹਾਡੇ ਹੱਥਾਂ ਵਿੱਚ ਪੁੱਜਾ ਹੈ ਜੇਕਰ ਪੰਜਾਬੀ ਪਿਆਰਿਆ ਅਤੇ ਪਾਠਕਾਂ ਵੱਲੋਂ ਨਿਗਾ ਹੁੰਗਾਰਾ ਮਿਲਿਆ ਤਾਂ ਪੰਜਾਬੀ ਸਹੀਂ ਸਬਾ ਨਵੀਂ ਦਿੱਲੀ ਅੱਗੋਂ ਵੀ ਇਸ ਪ੍ਰਕਾਰ ਦੇ ਉਦਮ ਕਰਨ ਵਿੱਚ ਖੁਸ਼ੀ ਮਹਿਸੂਸ ਕਰਾਂਗੀ, ਸੁਪਨੇ ਵਿੱਚ ਗਠਨਾਂ ਦਾ ਨਾਇਕ ਮਹਾਰਾਜ ਕਿਸ਼ਨ ਕਾਸ਼ਰੂ ਨੇ ਇੱਕ ਸੁਪਨਾ ਵੇਖਿਆ ਉਸ ਦਾ ਸਾਰਲੋਕ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਸਮ੍ਰਿਤ ਸਿੰਘ ਤੁਹਾਨੂੰ ਅੱਜ ਦੱਸਣ ਆਲਾ ਹਾਂ ਕਿ ਪੰਜਾਬ ਦੇ ਬਾਰੇ ਪੰਜਾਬ ਇੰਨੀ ਸੁਹਣੀ ਜਗਹ ਹੈਗੀ ਹੈ ਪੰਜਾਬ ਦੀ ਮਤਲਬ ਕਿ ਕੀ ਖਾਸ ਜਗ੍ਹਾ ਨੇ ਤੇ ਕੀ ਕੀ ਹੁੰਦਾ ਪੰਜਾਬ ਚ ਕਿੰਨਾ ਵਧੀਆ ਉਹ ਸ਼ਹਿਰ ਹੈ ਕਿਰਨਾਂ ਵਧੀਆ ਉਹ ਮਤਲਬ ਜਗ੍ਹਾ ਹੈ

ਕਈ ਸ਼ਹਿਰਾਂ ਚ ਰਹਿ ਚੁੱਕਿਆ ਹਾਂ ਇਹ ਨਹੀਂ ਕੀ ਦੋ ਤਿੰਨ ਦਿਨ ਯਾ ਇਕ ਹਫ਼ਤੇ ਵਾਸਤੇ ਸਿਰਫ਼ ਘੁੰਮਣ ਲਈ ਪੰਜ ਪੰਜ ਸਾਲ ਮੈਂ ਕਿੰਨੀਆਂ ਸ਼ਹਿਰਾਂ ਚ ਰਹਿ ਕੇ ਆਇਆ ਹਾਂ ਮੈਨੂੰ ਸਭ ਤੋਂ ਚੰਗਾ ਪੰਜਾਬ ਹੀ ਲਗਿਆ ਪੰਜਾਬ ਦੇ ਲੋਕਾਂ ਦਾ ਦਿਲ ਏਨਾ ਵੱਡਾ ਹੁੰਦਾ ਹੈ ਇੰਨੇ ਸਹੀ ਹੁੰਦੇ ਨੇ ਲੋਕ ਇੰਨੇ ਚੰਗੀ ਤਰਾਂ ਗਲ ਕਰਦੇ ਨੇ ਬੜੀ ਵਧੀਆ ਲੱਗੀ ਮੈਨੂੰ ਪੰਜਾਬ ਦੀ ਮਹਿਮਾਨ ਨਵਾਜੀ ਕਹਿ ਲਓ ਭਾਵੇਂ ਜਾਂ ਰੋਣਕ ਰੰਗਤ ਸਾਡਾ ਪੰਜਾਬ ਸਾਡੇ ਦਿਲ ਦੇ ਵਿੱਚ ਵਸਾ ਹੈ ਮਤਲਬ ਪੰਜਾਬ ਦੇ ਇਹਨਾਂ ਕੁਝ ਹੈ ਨਾ ਰੱਬ ਨੇ ਐਨੀ ਮਿਹਰ ਕੀਤੀ ਐ ਪੰਜਾਬ ਤੇ ਕੀ ਮਤਲਬ ਇੰਨੇ ਮਸ਼ਹੂਰ ਗਾਇਕ ਇੰਨੇ ਮਸ਼ਹੂਰ ਲੋਕ ਏਨੇ ਸੁੰਦਰ ਮੁੰਡੇ ਕੁੜੀਆਂ ਤੇ ਕੀ ਕੀ ਦਸਾਂ ਮੈਂ ਇੰਨਾ ਕੁਛ ਹੈਗਾ ਪੰਜਾਬ ਚ ਪੰਜਾਬ ਦੀ ਰਾਜਧਾਨੀ ਜੀਹੜੀ ਚੰਡੀਗੜ੍ਹ ਹੈਗੀ ਹੈ ਉਦਾ ਤੇ ਕੋਈ ਪੁੱਛ ਹੀ ਨਹੀਂ ਸਕਦਾ ਕੀ ਉਹੋ ਜਗ੍ਹਾ ਕਿਹੋ ਜਿਹੀ ਹੈ ਸਾਰਿਆਂ ਨੂੰ ਪਤਾ ਚੰਡੀਗੜ੍ਹ ਏਨਾ ਸੋਹਣਾ ਸ਼ਹਿਰ ਹੈ। ਏਨਾ ਸੋਹਣਾ ਸ਼ਹਿਰ ਹੈ। ਇਨ੍ਹਾਂ ਸਹੀ ਹੈ। ਸਾਰਾ ਕੁਛ ਐਥੇ ਤੇ ਬੜਾ ਸਹੀ ਜਾ ਮੈਨੂੰ ਲਗਿਆ ਪੰਜਾਬ ਜਾ ਕੇ ਓਥੇ ਅੰਬਰਸਰ ਸਭ ਤੋਂ ਮਸ਼ਹੂਰ ਜਿਹੜਾ ਸ਼ਹਿਰ ਹੈ ਇਹਨਾਂ ਸਹੀ ਇਹਨਾਂ ਵਧੀਆ ਜਿਹਾ ਲਗਾ ਮੈਨੂੰ ਏਨਾ ਵਧੀਆ ਹੈ ਤਾਂ ਉਸ ਦੇ ਵਿੱਚ ਕੀ ਕੀ ਹੈ ਨਹੀਂ ਹੈ ਉੱਥੇ golden temple ਹੈਗਾ ਹੈ ਉੱਥੇ wagah border ਹੈਗਾ ਹੈ ਉੱਥੇ ਕਿਹੜਾ ਕਾਂਡ ਹੋਇਆ ਕਿ ਜਲ੍ਹਿਆਂਵਾਲਾ ਬਾਗ ਉਹ ਹੈ ਮਤਲਬ ਇਹਨਿਆਂ ਸਾਰੀਆਂ ਜਗ੍ਹਾ ਹੈ ਮੈਂ ਕੀ ਕੀ ਦਸਾਂ ਜਿਹੜਾ ਜਲੰਧਰ ਹੈ ਸ਼ਹਿਰ ਮਤਲਬ ਉਹ proper ਸ਼ਹਿਰ ਹੈ ਜਿਹੜਾ ਇਨ੍ਹਾਂ ਸਹੀ ਹੈ ਜਲੰਧਰ ਦਾ ਮਾਹੌਲ ਜਲੰਧਰ ਚ ਵੰਡਰਲੈਂਡ ਹੈਗਾ ਹੈ ਕਿੰਨੀਆਂ ਜਗਾਹ ਹੈਗੀਆਂ ਨੇ ਤੇ ਮੈਂ ਜਿਥੇ ਰਿਹਾ ਸੀ ਸਭ ਤੋਂ ਜ਼ਿਆਦਾ ਉਹ ਹੈ ਪਠਾਨਕੋਟ ਪਠਾਨਕੋਟ ਵੀ ਇਹਨਾਂ ਸੁੰਦਰ ਉਹਦੇ ਚ ਧਾਰ ਕਾਲਾ ਹੈਗਾ ਉਹਦੇ ਚ ਏਨੀਆਂ ਸਹੀ ਵਾਦੀਆਂ ਹਰੀਆਂ ਇਨ੍ਹਾਂ ਸਹੀ ਮਾਹੌਲ ਤੇ ਸੁਖ ਸ਼ਾਂਤੀ ਬੜਾ ਕੁਝ ਦੇਖਣ ਨੂੰ ਮਿਲ ਸਕਦਾ ਹੈ ਸਾਨੂੰ ਜਦੋਂ ਤੁਸੀਂ ਪੰਜਾਬ ਗਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ golden temple ਜਦੋਂ ਆਪਾਂ ਗਏ ਸੀ ਤੇ ਸਾਨੂੰ ਕਿਹੋ ਜਿਹਾ ਲੱਗਿਆ ਮੈਂ ਪਰਿਵਾਰ ਨਾਲ ਆਪਣੇ ਗਿਆ ਸੀ ਤੇ ਉੱਥੇ ਜਾਕੇ ਮਤਲਬ ਉਹਦਾ ਜੁੜਦਾ market ਹੈਗਾ ਹੈ ਇਹਨੀਂ ਸਹੀ ਜਗ੍ਹਾ ਨੇ ਮਤਲਬ ਇਹੋ ਜਾ ਲੱਗਦਾ ਹੈ ਕਿ ਤੁਸੀਂ ਕਿੱਥੇ ਹੋ ਰਿਹਾ ਗਏ ਹੋ ਮਤਲਬ india ਦੇ ਬਾਹਰ ਯਾ ਕਿੱਥੇ ਹੋਰ ਮਤਲਬ ਆਪਣੇ ਸੁਪਨਿਆਂ ਦੀ ਜਗ੍ਹਾ ਆ ਗਏ ਹੋ ਇਹੋ ਜਿਹਾ ਲਗਦਾ ਹੈ ਇਹਨਾ ਸਹੀ ਮਤਲਬ ਇਨ੍ਹਾਂ ਕੁਛ ਮਿਲਦਾ ਹੈ ਉੱਥੇ ਇਨ੍ਹਾਂ ਕੁਝ ਤੇ ਲੋਕ ਆਉਂਦੇ ਨੇ ਵੇਚਣ ਲਈ ਉਹ ਜਿਹੜਾ ਸਿਰ ਤੇ ਪੰਡ ਆਉਂਦੇ ਹੈਂ ਲੋਗ ਤੇ ਓਥੇ ਜਾਕੇ ਮਤਲਬ ਇਹਨਾਂ ਕੁਝ ਹੈਗਾ ਹੈ ਤੇ ਮੈਂ ਓਥੇ ਜਾ ਕੇ ਮੈਂ ਜਿਹੜੀ ਸ਼ਾਨਤੀ ਦੇਖੀ ਸੀ

ਏਨਾ ਸਹੀ ਏਨੀ ਸਾਂਤੀ ਮਤਲਬ ਇੰਨੇ ਸਾਰੇ ਲੋਕ ਹੁੰਦੇ ਨੇ ਉੱਥੇ ਕੋਈ ਐਹੋ ਜਿਹਾ ਨਹੀਂ ਹੁੰਦਾ ਕੀ ਮਤਲਬ ਸ਼ਾਂਤੀ ਨਾਲ ਪ੍ਰਾਰਥਨਾ ਉਹ ਨਾ ਕਰ ਸਕੇ ਉਹ ਜਗਾ ਦੀ feeling ਹੀ ਵਖਰੀ ਹੈ ਓਦੋਂ ਐ ਲਗਦਾ ਉੱਥੇ ਜਾ ਕੇ ਓਹੋ ਮਿਲਦੀ ਹੈ ਜਿਹੜਾ ਕੜਾ ਜੋ ਜੋ ਜਿਹੜਾ ਕਹਿੰਦੇ ਨੇ ਹਲਵਾ ਤੇ ਘੀ ਪਾ ਕੇ ਇਹਨਾਂ ਸਹੀ ਲਗਦਾ ਹੈ ਨਾ ਖਾਣ ਨੂੰ ਤੇ ਮਤਲਬ ਇਹਨਾਂ ਵਧੀਆਂ ਜਾਹ ਉਥੇ ਹੈਗਾ ਹੈ ਸਾਰਾ ਕੁਝ ਇਹ golden temple ਜਦੋਂ ਰਾਤ ਚ ਜਦੋ ਤੁਸੀਂ ਜਾਓ ਇੰਨੀਆਂ lighting ਹੁੰਦੀ ਮਤਲਬ ਇਹਨਾਂ ਸਹੀ ਚਮਕਦਾ ਹੈ ਉਹ ਤੇ ਇਨ੍ਹਾਂ ਬਰਾਬਰ ਜਿਹਾ ਬਣਾਇਦਾ ਹੈ ਇਹਨਾਂ ਜ਼ਿਆਦਾ ਸੋਹਣਾ ਤੁਸੀਂ ਇਕ ਵਾਰੀ ਦੇਖੋਗੇ ਮਤਲਬ ਇਹਨਾਂ ਚੋਣਾਂ ਤੇ ਕਦੀ ਵੀ ਕਿਸੇ ਨੇ ਦੇਖਿਆ ਨਹੀਂ ਹੋਣਾ ਇਕ ਵਾਰੀ ਚ ਏਨਾ ਜ਼ਿਆਦਾ ਸੋਹਣਾ ਪਾਣੀ ਦੇ ਵਿਚੋ-ਵਿਚ ਤੇ ਜੋ ਜਿਹੜਾ ਉਹਦਾ ਪਾਣੀ ਹੁੰਦਾ ਹੈ ਉੱਥੇ ਮੱਛਲੀਆਂ ਇੰਨੀਆਂ ਸੋਹਣੀਆਂ ਮੱਛਲੀ ਆਉਂਦੀਆਂ ਨੇ ਏਨੇ ਸੋਹਣੇ ਰੰਗ ਦੀ ਤੇ ਮਤਲਬ ਸੁਆਦ ਹੀ ਅਲਗ ਹੈ ਉਹ ਜਗਾ ਦਾ ਬੜਾ ਕੁਝ ਤੇ Pathankot ਚ ਮੈਨੂੰ ਲੱਗਿਆ ਸੀ ਵਧੀਆ ਸਭ ਤੋਂ ਕਾਟ ਘਰ ਮੰਦਿਰ ਜਿਹੜਾ ਹੈਗਾ ਇਕ ਕਾਟ ਘਰ ਮੰਦਿਰ ਚ ਮਤਲਬ ਏਨਾ ਵਧੀਆ ਜਿਹਾ ਤੁਸੀਂ ਜਾਓਗੇ ਨਾ ਜਦੋਂ

ਇਹਨਾਂ ਸਹੀ ਜੋੜਾ ਮਿਲਦਾ ਹੈ ਸਭ ਨੂੰ ਦੇਖਣ ਲਈ ਤੇ ਸ਼ਾਂਤੀ ਮਿਲਦੀ ਹੈ ਬੜਾ ਵਧੀਆ ਲਗਦਾ ਹੈ ਉੱਥੇ ਕਾਟ ਘਰ ਚ ਮਤਲਬ ਜਿਹੜਾ garden area ਬਣਾਇਆ ਹੋਇਆ ਹੈ ਉਹ ਕਿੰਨਾ ਸਹੀ maintain ਕੀਤਾ ਹੈ ਤੇ ਚੰਗੀ ਤਰ੍ਹਾਂ ਸਾਰੇ ਕੁਛ ਨਾ ਕੁਛ ਹੁੰਦਾ ਰਹਿੰਦਾ ਹੈ ਉੱਥੇ ਕੀ ਮਤਲਬ ਇਕ ਉਹ train ਵੀ ਹੈਗੀ ਐ ਬੱਚਿਆਂ ਦੀ ਨਿਆਣਿਆਂਲਈ ਤੇ ਪਾਣੀ ਦਾ ਵੀ ਹੈ ਇਕ ਤੇ ਉਹ ਬੰਦਰ ਇਹ ਉਹੋ ਉਹ ਵੀ ਮਤਲਬ ਐਸਾ photo ਖਿੱਚਣ ਲਈ ਉਹ ਜਗਾ ਸਹੀ ਹੈ ਬੜੀ ਸਹੀ ਲਗਦਾ ਹੈ ਮੈਨੂੰ ਤੇ ਵਧੀਆ ਜਿਹਾ ਹੈ ਉਥੇ ਸਾਰਾ ਕੁਛ ਸਾਰਾ system ਮਤਲਬ ਇਹੋ ਜਿਹਾ ਹੈ ਕਿ ਤੁਹਾਨੂੰ ਪਿਆਰ ਹੋ ਜਾਏਗਾ ਉਸ ਜਗ੍ਹਾ ਦੇ ਨਾਲ ਜੇ ਤੁਸੀਂ ਜਾਓਗੇ ਮਤਲਬ ਪੰਜਾਬ ਜਿਹੜਾ ਹੈ ਸਾਡਾ ਪੰਜ ਨਦੀਆ ਦਾ

ਰਬ ਦਾ ਵਰਦਾਨ ਕੀਤਾ ਹੈ ਸਾਡੇ ਪੰਜਾਬ ਨੂੰ ਇੰਨਾ ਕੁਛ ਹੈਗਾ ਵਧੀਆ ਜਿਹੇ ਲੋਕ ਸਾਰੇ ਸਰਦਾਰ ਨੇ ਆਪਣੇ ਸਿਰ ਨੂੰ ਨਿਭਾਉਂਦੇ ਨੇ ਸ਼ਾਂਤੀ ਨਾਲ ਸਾਰੇ ਕੰਮ ਕਰਦੇ ਨੇ ਆਪਣੇ ਪਰਿਵਾਰ ਦੇ ਲਈ ਸਾਰਿਆਂ ਦੇ ਲਈ ਗੁਰਦੁਆਰਾ ਜੋੜਾ ਹੁੰਦਾ ਹੈ ਮਤਲਬ ਗੁਰਦੁਆਰਾ ਇੰਨੇ ਸਾਰੇ ਸਰਦਾਰ ਨੇ ਕਿ ਮਤਲਬ ਸਾਰਾ ਕੁਝ ਇਕੱਠੇ ਕਰਦੇ ਨੇ ਮਤਲਬ ਜੇ ਜੇ ਬਾਹਰ ਦਾ ਬੰਦਾ ਕੋਈ ਜਾਏ ਕੀ ਮਤਲਬ ਉਹ ਸੋਚ ਵੀ ਨਹੀਂ ਸਕਦਾ ਕਿ ਕੋਈ ਬੰਦੈ ਜਦੋਂ ਮੈਂ ਗੁਰਦਵਾਰੇ ਜਾਵਾਂਤੇ ਆਪਣੇ boot ਲਾਨਾ ਤੇ ਕੋਈ ਉਹਦਾ ਰੱਖੇ ਧਿਆਨ ਵੀ ਰੱਖੇਗੀ ਕਿ ਕਦੇ ਚੋਰੀ ਨਹੀਂ ਹੁੰਦੇ ਤੇ ਉਨੂੰ ਖਾਨ ਨੂੰ ਮਿਲੇ ਪ੍ਰਸ਼ਾਦ ਮਿਲੇ ਸਾਰਾ ਕੁਝ ਮਿਲੇ ਉਹ ਵੀ ਬਿਲਕੁਲ ਮੁਫਤ ਚ ਤੇ ਜਦੋਂ ਉਹ ਖਾਕੇ ਉਥੇ ਉਸ ਦੇ ਭਾਂਡੇ ਕੋਈ ਹੋਰ ਧੋਵੈ

ਪੰਜਾਬ ਤੋਂ ਵਧੀਆ ਕੋਈ ਜਗ੍ਹਾ ਮੈਨੂੰ ਨਹੀਂ ਲਗਦਾ ਪੂਰੇ ਭਾਰਤ ਵਿਚ ਕੋਈ ਹੋਵੇਗਾ ਮੈਨੂੰ ਮੇਰਾ ਪੰਜਾਬ ਸਭ ਤੋਂ ਪਿਆਰਾ ਲਗਦਾ ਹੈ ਬਸ ਇਹ ਕਹਿ ਕੇ ਮੈਂ ਆਪਣੀ ਗਲ ਖਤਮ ਕਰਨਾ ਚਾਹੁੰਨਾ ਕੀ ਮਤਲਬ ਚਲੋ ਫੇਰ ਮੈ ਹੋਣਾ ਹੈਲੋ

ਤਾ ਦਾਸ ਦੇਯੋ ਰਾਜੀ ਬਾਜੀ ਹੈ ਠ੍ਕ ਠਾਕ ਆ

ਇਹ ਹੋਰ ਹੈ ਠੀਕ ਆ ਹੋਰ ਸੁਨੀਤਾ ਠ੍ਕ ਆ ਹੋਰ ਅਬਨਿਰਾ ਠ੍ਕ ਵ ਹੈ ਠ੍ਕ ਆ ਮੋਨਿ ਐਤਵਾਰ ਦੀ ਕਾਰਕਾਰੀ ਆ CHURCH ਆਹ ਚੇਤਵਾਰ ਆਈ ਆ ਕੇ ਕਰ ਕੇ

ਅੱਛਾ ਉਦ੍ਹੇ ਹੋਂਦੇ ਨਾ ਸਾਰੇ

ਉਰਲੇ ਚੋਂਦੇ ਵਿਚ ਨਹੀਂ ਉਥੇ ਆ ਬਰਾਂਚੀ ਆਉਂਦੇ ਕਈ ਨੰਨੜ ਪ੍ਰਜਾਞੀ ਆ ਜਾਂਦੀਆਂ ਕਈ ਨੂੰ ਪਰਲੀ ਛੇ ਅੱਛਾ ਮਰੁਲੇ ਤੋਂ ਮੋਨੂੰ ਤੇ ਘਰੋਂ ਬਾਬਾ ਟੱਬਰ ਆਂਉਦਾ ਵ ਥੇ ਅੱਛਾ ਅੱਛਾ ਠ੍ਕ ਆ ਏਦਾਂ ਥੇ ਜੇਠਾ ਹੀ ਮੈਨੂੰ ਬ ਫ਼ਾਰ ਕੇ ਲੈ ਗਯਾ ਆ ਜਾਂਦਾ ਪੰਮੀ ਅੱਛਾ ਠ੍ਕ ਆ ਗੈਰੀ ਗਏ ਥੇ ਇਕ ਓਥੇ ਡਏ ਖਾਣਾ ਵਟੋਉਣ ਇੰਨਾ ਗਰੁੜ ਥੇ ਓਦਾਂ ਸਿਰ ਹੀ ਪਿਬਰ ਗਯਾ

ਠ੍ਕ ਛਾਤੀ ਪਦਾਰ ਦਿੱਤੋ ਉੰਨੇ ਥਾਇ

ਓਦੇ ਸਿਰ ਛੇ ਪੈ ਗਯੀ ਹੋਣੀ ਗਰਮ ਤੇ ਮੈ ਅੱਖਾਂ ਆਏ ਹੈ ਮੱਖਣ ਲੈ ਤਾ ਓਦੇ ਸਿਰ ਛੇ ਹੈ ਐਂਡੀ ਮੱਖਣ ਲੈ ਦਾ ਓਦੇ ਸਿਰ ਛੇ ਹੋਰ ਕਿ ਮੈ ਆਵਈ ਬੋਕ ਮੱਖਣ ਲੈ ਤਾ ਓਦੇ ਸਰ ਏ ਲੈ ਓ ਛੇ ਰਚ ਬੜਾ ਹੋਂਦ ਡੀਆਂ ਨਾ ਪਾਵਨੀ ਪੈਂਦੀ ਰੋਟੀ ਪੌਂਦੇ ਨਹੀਂ ਖਾਉਂਦੇ ਇੰਨੀ ਖਾਣੇ ਬਾਦ ਏ ਆਪ ਨਹੀਂ ਹੋਂਦ ਕੁੱਕ ਵਾਲੇ ਪਾਵੈ ਕੇ ਸਾਡੇ ਲੀਯੇ ਢੋਂਗ ਵਾਲੀ

ਦੁਨੀਆਂ ਕਕ ਬੜੀ ਹੋਂਦੀ ਆ ਓਥਰਾ ਨਹੀਂ ਨਹੀਂ ਬਹਿਣਾ ਉਚੇ ਜਾਕੇ ਕੇ ਵੇਖ ਲਈ ਇਕ ਐਤਵਾਰ ਜਾ ਜਾਂਦਾ ਓਰ ਕਿ ਆ ਓਦੇ ਜੇਦਾ ਵ ਹੋਂਦ ਨਹੀਂ ਆ ਬੀਵੀਪੁਰ ਚਰਚੇ CHURCH

tension ਹੋਂਦੀ ਆ ਪਾਰ ਨਾਲੋਂ ਯਾਦ ਆਈ ਦੋ

ਓ ਦਿਨ ਨਹੀਂ ਆ ਠੀਕ ਆ ਜਿਯਾ ਹੀ ਜਾਂਦਾ ਏ ਤੇ ਆਵਈ ਗੱਲਾਂ ਕਰਦੇ ਹੋਰ ਰਬ ਦਾ ਨਾ ਜਿੰਦੀ ਆ ਹੋਰ ਏ ਤੇ ਹੇਗਾ ਰਬ ਦਾ ਕੁਛ ਵੀ ਨਹੀਂ ਗਏ ਤੇ ਇਕ ਬਾਜੇ ਘਰ ਤੋਂ ਜਾਂਤੋ ਬਲਕਿ

ਰਬ ਰੱਖਣਾ ਵਾਲਾ ਸੋਖਾਵ ਹੱਮ ਰਾਤੀ ਯੋਧੇ ਨਾ ਓਦੇ ਬਾਂਦਰ ਰਖ੍ਯ੍ਯਾ

ਤੇ ਓਦੇ ਬਚਾਅ ਨੂੰ ਵਾਰ ਦਾ ਕਾਇਆ ਨੂੰ ਜਖਮ ਕਿਥੇ

ਤੇ ਓਅੰਦਾ ਮੇਰਾ ਪੈਰਾ ਏ ਨਹੀਂ ਲੈਣਾ ਤੂੰ ਬੜਾ ਸੋਚਿਆ ਕਿਥੇ ਬੜਾ ਦੂਰ ਜਾਕੇ

ਦੂਰ ਜਾਕੇ ਸੋਚਿਆ ਸਾਚੀ ਮੈ ਕਿਆ ਤੂੰ ਹੀ ਕਿ ਸੰਤਾਂ ਦੇਇ ਨਾ ਲੈ ਦਯਾ ਤੇ ਪੈਰਾ ਛੱਡੋ ਬਾਂਦਰ ਦੀ ਆ ਗੱਲਾਂ ਹੋਰ ਫੋਨ ਕਰੋ

ਨਾਲ ਲੈ ਓ ਚੁੱਕ ਚੁੱਕ ਮੂੰਹ ਵੇਖੋ ਹੁਣ

ਅਸਹਿ ਨਹੀਂ ਮਾਨ

ਕਲਾਮ ਕਲਾਮ ਮੁਖ ਗਯਾ ਵਾਰ ਦੇਯੋ ਜਾਂਦਾ ਮੁ ਗੁੱਸੇ ਹੁਈ ਏ ਹੋਣ ਪੈ ਜਾਂਦਾ ਹੋਂਦ ਮੂੰਹ ਹੁਈ